ਗੇਂਦ ਲੈ ਲੈਣੀ ਅਤੇ ਬੂਟ ਪਾ ਲੇਣੇ, ਬੂਟ ਪਾ ਕੇ ਅਸੀਂ ਚਾਰ, ਪੰਜ, ਛੇ ਸਾਰੇ ਆਏਂ ਮੁੰਡੇ ਖੁੰਡੇ ਇਕੱਠੇ ਹੁੰਦੇ ਜਾਂਦੇ ਸੀ ਉੱਥੇ ਛੋਟੇ ਜਵਾਕ ਵੀ ਜਿੰਨੇ ਵੀ ਅਸੀਂ ਅਤੇ ਅਸੀਂ ਲੱਗ ਪੈਣਾ ਬਈ ਖੇਡਣ। ਅਤੇ ਫੇਰ ਅਸੀਂ ਸਾਰਾ ਦਿਨ ਗੇਂਦ ਨਾਲ ਖੇਡੀ ਜਾਣਾ, ਗੋਲ ਕਰੀ ਜਾਣੇ ਅਤੇ ਜਿਹੜਾ ਮੈਂ ਸੀਗਾ ਨਾ ਮੈਂ ਫੁੱਟਬਾਲ ਦੇ ਵਿੱਚ ਮੈਂ ਨਾ ਆਪਣੇ ਉੱਝ ਤਾਂ ਆਪਾਂ ਕਹਿ ਦੇਈਏ ਹਾਸੇ ਵਾਲੀ ਗੱਲ ਆ, ਕੋਈ ਵਡਿਆਈ ਨਹੀਂ ਕਰਦਾ ਹੈਗਾ, ਬਈ ਮੈਨੂੰ ਥੋੜ੍ਹਾ ਜਿਹਾ ਨਾ ਇੱਕ ਜਿਵੇਂ ਆਮ ਲੋਕਾਂ ਦੇ ਨਾਲੋਂ ਆਮ ਬੱਚਿਆਂ ਦੇ ਨਾਲੋਂ ਫੁੱਟਬਾਲ ਦੇ ਨਾਲ ਕੁੱਛ ਜ਼ਿਆਦਾ ਹੀ ਜਿਵੇਂ ਆਪਾਂ ਕਹਿ ਦੇਈਏ ਪਿਆਰ ਸੀਗਾ ਫੁੱਟਬਾਲ ਦੇ ਨਾਲ, ਜਿੱਦਾਂ ਤੁਹਾਨੂੰ ਦੱਸਿਆ ਮੈਂ ਡਲੀਆਂ ਨਾਲ, ਡਲਿਆਂ ਨਾਲ, ਗੇਂਦ ਨਾਲ, ਅਸੀਂ ਐਨਾ ਫੁੱਟਬਾਲ ਖੇਡੇ, ਅਸੀਂ ਹੈ ਨਾ

ਪੰਜਵੀਂ class ਦੇ ਵਿੱਚ ਸੀਗਾ, ਕਈ ਵਾਰ ਤੁਹਾਨੂੰ ਦੱਸਿਆ ਮੈਂ top ਕੀਤਾ ਸੀ। ਉਂਦਾਂ ਮੈਂ ਛੇਵੀਂ class ਦੇ ਵਿੱਚ ਹੋ ਗਿਆ ਹੈ ਨਾ ਤੇ ਦੂਜਾ ਮੇਰੇ ਨਾਲ ਜਿਹੜਾ ਮੁੰਡਾ ਸੁਖਮਨ ਉਹ ਵੀ ਛੇਵੀਂ ਦੇ ਵਿੱਚ ਹੋ ਗਿਆ। ਛੇਵੀਂ ਦੇ ਵਿੱਚ ਕੀ ਹੁੰਦਾ ਸੀਗਾ ਬਈ ਛੇਵੀਂ ਵਾਲੇ ਬੱਚੇ ਤੋਂ ਲੈ ਕੇ ਦੱਸਵੀਂ ਵਾਲੇ ਬੱਚਿਆਂ ਤੱਕ ਇੱਕ ਜਿਹੜੀ ਸਾਡੇ ਨਾ ਸਕੂਲ ਦੇ ਵਿੱਚ ਹੁੰਦੀ ਸੀਗੀ, ਸਾਲ ਚ ਇੱਕ ਵਾਰੀ sports meet ਜਿਹੜੀ sports meet ਹੁੰਦੀ ਆ, ਉਹਦੇ ਵਿੱਚ ਨਾ ਕਾਫੀ ਜ਼ਿਆਦਾ ਮਤਲਬ ਬਈ ਜਿਦਾਂ ਆਪਾਂ ਕਹਿ ਦੇਈਏ ਖੇਡਾਂ ਹੁੰਦੀਆਂ, ਜਿਵੇਂ ਸੌ ਮੀਟਰ ਦੀ ਦੌੜ ਹੋ ਗਈ, ਦੋ ਸੌ ਮੀਟਰ ਦੀ ਦੌੜ ਹੌ ਗਈ। ਚਾਰ ਸੌ ਮੀਟਰ ਦੀ ਦੌੜ ਹੋ ਗਈ, ਸੋਲਾਂ ਸੌ ਮੀਟਰ ਦੀ ਦੌੜ ਹੋ ਗਈ ਹੈ ਨਾ ਫੇਰ ਕੀ ਹੋ ਗਿਆ ਇਸ ਤੋਂ ਇਲਾਵਾ ਉਹਦੇ ਚ ਹੁੰਦਾ ਸੀਗਾ ਬਈ long jump ਹੁੰਦੇ ਸੀਗੇ ਉਹ,

ਅਤੇ ਫੇਰ ਜਿਹੜਾ ਇੱਕ ਆਪਣਾ ਹੁੰਦਾ ਆਪਣਾ ਗੋਲਾ ਗੋਲਾ ਕਹਿ ਦਿੰਦੇ ਸੀਗੇ। ਆਹ ਕੁੱਛ ਖੇਡਾਂ ਦੇ ਵਿੱਚ ਹੁੰਦਾ ਸੀ, ਇੱਕ ਹੁੰਦੀ ਸੀ ਰਿਲੇਅ, ਜਦੋਂ ਸੌ ਮੀਟਰ ਤੋਂ ਦੂਜੇ ਬੰਦੇ ਨੂੰ ਆਪਾਂ ਡੰਡਾ ਫੜ੍ਹਾਉਣਾ ਹੁੰਦਾ ਸੀਗਾ ਅਤੇ ਸਾਡੇ ਨਾ ਸਕੂਲ ਦੇ ਵਿੱਚ ਕੀ ਹੁੰਦਾ ਸੀਗਾ ਬਈ house ਵੰਡਦੇ ਹੁੰਦੇ ਸੀ ਚਾਰ ਰੰਗਾਂ ਦੇ, ਇੱਕ ਲਾਲ, ਇੱਕ ਪੀਲਾ, ਇੱਕ ਹਰਾ ਅਤੇ ਇੱਕ ਨੀਲਾ, ਅੱਧੋ ਅੱਧ house ਦੇ ਸਾਡੇ ਟੀ-ਸ਼ਰਟਾਂ ਦੇ ਦੇਣੀਆਂ, ਸ਼ਰਟਾਂ ਦੇ ਦੇਣੀਆਂ ਹੈ ਨਾ ਫੇਰ ਕੀ ਹੁੰਦਾ ਸੀਗਾ ਬਈ, ਅਸੀਂ ਕੀ ਕਰਦੇ, ਅਲੱਗ ਅਲੱਗ ਜਿਵੇਂ ਸਾਡੇ house ਹੁੰਦੇ ਸੀਗੇ, ਜਿਵੇਂ house ਦੇ ਨਾਮ ਸਾਡੇ ਸੀਗੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਅਤੇ ਜ਼ੋਰਾਵਰ ਸਿੰਘ ਅਤੇ ਫਤਹਿ ਚਾਰ ਸਾਹਿਬਜ਼ਾਦਿਆਂ ਦੇ ਨਾਂ ਤੇ ਸਾਡਾ ਸੀਗਾ ਜਿਹੜੇ house ਵੰਡਦੇ ਹੁੰਦੇ ਸੀ। ਅਤੇ ਮੈਂ ਜਿਹੜਾ ਸੀਗਾ, ਮੈਂ ਸੀਗਾਅਹ ਸਾਹਿਬਜ਼ਾਦਾ ਅਜੀਤ ਸਿੰਘ ਸੁਖਮਨ ਜਿਹੜਾ ਮੇਰਾ ਦੋਸਤ ਸੀਗਾ ਉਹ । ਆਪਣਾ ਜ਼ ਜ਼ੋਰਾਵਰ ਸਿੰਘ ਫਤਹਿ ਸਿੰਘ ਮੇਰਾ ਰੰਗ ਸੀਗਾ ਉਦੋਂ ਨੀਲਾ ਉਸ time ਅਤੇ ਉਹਦਾ ਰੰਗ ਸੀਗਾ house ਦੇ ਵਿੱਚ ਪੀਲਾ, ਮੈਂ ਤੁਹਾਨੂੰ ਜਿਦਾਂ ਦੱਸੀ ਜਾਂਦਾ ਸੀਗਾ ਬਈ ਥੋੜ੍ਹਾ ਜਿਹਾ ਖੇਡਾਂ ਦੇ ਵਿੱਚ ਥੋੜ੍ਹਾ ਜਿਦਾਂ ਆਪਾ ਕਹਿ ਦੇਈਏ, ਜ਼ਿਆਦਾ ਹੀ ਕੁੱਛ ਸ਼ੌਕੀਨ ਸੀਗਾ ਮੈਂ, ਕੋਈ ਖੇਡ ਹੋਵੇ ਮੈਂ ਬਈ ਉਹਦੇ ਵਿੱਚ ਨਾ, ਭਾਗ ਲੈਣਾ ਹੀ ਲੈਣਾ ਮੈਂ, ਹੈ ਨਾ, ਅਤੇ ਮੈਂ ਨਾ ਬਈ, ਸਾਡੇ ਇੱਕ winner ਕੱਢਦੇ ਹੁੰਦੇ ਸੀਗੇ, ਬਈ sports meet ਚ ਕਿਹੜਾ house ਜਿੱਤਿਆ, ਅਤੇ ਫੇਰ ਕੀ ਕਰਨਾ, ਬਈ ਮੈਂ ਸੌ ਮੀਟਰ ਦੀ ਮਤਲਬ ਭਾਗ ਲਿਆ, ਤਿੰਨ ਖੇਡਾਂ ਚ ਬੰਦਾ ਲੈ ਸਕਦਾ ਸੀਗਾ ਮੈਂ ਸੋ ਮੀਟਰ ਚ ਲਿਆ ਅਤੇ ਇੱਕ ਮੈਂ ਚਾਰ ਸੌ ਮੀਟਰ ਚ ਲਿਆ ਅਤੇ ਇੱਕ ਮੈਂ ਫੁੱਟਬਾਲ ਅਤੇ ਤਿੰਨੇ ਮੈਂ ਆਪਣੇ ਪੂਰੇ ਮਨ ਨਾਲ, ਲਗਨ ਨਾਲ ਖੇਡਿਆ ਅਤੇ ਮੈਨੂੰ ਬੜਾ ਸੌਂਕ ਸੀ ਸਾਡੇ ਸਕੂਲ ਦੇ ਵਿੱਚ ਖੇਡਾਂ ਹੋ ਰਹੀਆਂ। ਜਿੱਥੇ ਸਕੂਲ ਜਾਣ ਲਈ ਅਸੀਂ ਛੇ ਸੱਤ ਵਜੇ ਉੱਠਣਾ, ਉੱਥੇ ਮੈਂ ਚਾਰ ਵਜੇ ਉੱਠਦਾ ਹੁੰਦਾ ਸੀਗਾ ਮੈਂ ਸਾਡੇ ਸਕੂ਼ਲ ਦੇ ਵਿੱਚ ਖੇਡਾਂ ਹੈ ਨਾ

ਉਹ ਆਸ ਦੇ ਵਿੱਚ ਨਾ ਸੌ ਮੀਟਰ race ਹੋਈ ਸੀ। ਮੈਂ ਰੱਬ ਦੀ ਕਿਰਪਾ ਨਾਲ ਸੌ ਮੀਟਰ ਸੀਗੀ ਜਿਹੜੀ race ਮੈਂ ਜਿੱਤ ਗਿਆ। ਦੂਜਾ ਜਿਹੜਾ ਮੈਂ ਭਾਗ ਲਿਆ ਸੀਗਾ ਚਾਰ ਸੌ ਮੀਟਰ ਦੇ ਵਿੱਚ ਅਤੇ ਮੈਂ ਚਾਰ ਸੌ ਮੀਟਰ ਵਾਲੀ race ਵੀ ਮੈਂ ਜਿੱਤ ਗਿਆ। ਤੀਜਾ ਜਿਹੜਾ ਸੀਗਾ, ਫੁੱਟਬਾਲ, ਮੇਰੀ ਜ਼ਿੰਦ ਜਾਨ ਸੀਗੀ। ਫੁੱਟਬਾਲ ਦੇ ਮੈਚ ਦੇ ਵਿੱਚ ਇੱਕ ਨਾ ਉੱਥੇ ਸਾਡੇ ਆਲੇ ਦੁਆਲੇ ਮੁੰਡੇ ਕੁੜੀਆਂ ਸਾਰੇ ਚੀਕਾਂ ਮਾਰਦੇ ਖੇਡਦੇ ਦੇਖਦੇ ਸਾਰਾ ਕੁੱਝ ਹੈ ਨਾ ਅਤੇ ਮੈਂ ਨਾ ਥੋੜ੍ਹਾ ਜਿਹਾ ਫੁਕਰਾ ਵੀ ਸੀ। ਬਈ ਉਦੋ ਮੈਨੂੰ ਏਦਾਂ ਹੁੰਦਾ ਸੀ ਜਿਵੇਂ ਮੈਨੂੰ ਕੁੁੜੀਆਂ ਦੇਖਣ, ਹੈ ਨਾ, ਜਦੋਂ ਕੁੜੀਆਂ ਦੇਖਣ ਲੱਗ ਪਈਆਂ ਤਾ ਮੈਂ ਹੋਰ ਜ਼ੋਰ ਲਾਉਣਾ, ਮੈਂ ਹੋਰ ਤਕੜਾ ਖੇਡਦਾ ਮੈਂ ਨਾ, ਅਤੇ ਮੈਂ ਨਾ ਬਈ ਬਹੁਤ ਤਕੜਾ ਖੇਡਿਆ ਅਤੇ ਬਹੁਤ ਮੈਂ, ਮੇਰੀ ਉਸ favor ਚ ਦੋ ਦੋ ਗੋਲ ਸੀਗੇ, ਦੋ zero ਦੇ ਨਾਲ ਅਸੀਂ ਮੈਚ ਜਿੱਤੇ ਸੀਗੇ। ਅਤੇ ਉਸ time ਵੀ ਆਸੇ ਪਾਸੇ ਸਾਰਿਆਂ ਨੇ ਬੜੀਆਂ ਕੂਕਾਂ ਮਾਰੀਆਂ, ਬੜਾ ਬਈ ਮਤਲਬ ਕਿ ਆਨੰਦ ਆਇਆ ਨਾ, ਬਈ

ਅਤੇ ਉਹਨਾ ਚੀਜ਼ਾਂ ਨੇ ਮੈਨੂੰ ਬੜਾ ਉਤਸ਼ਾਹਿਤ ਕੀਤਾ ਅਤੇ ਮੈਨੂੰ ਬੜੀ ਵਧੀਆ ਉੱਥੇ ਜਿਹੜੀ ਕੀ ਆ performance ਦਿੱਤੀ ਅਤੇ ਬੜਾ ਹੀ ਖੁਸ਼ ਹੋਏ ਅਤੇ ਮੈਂ ਨਾ ਜਦੋ result ਆਇਆ ਤੇ ਸਾਡਾ house ਨੀਲਾ ਜਿਹੜਾ ਸੀਗਾ ਉਹ ਜਿੱਤ ਗਿਆ, ਕਿਉਂਕਿ ਮੈਂ ਸੋ ਮੀਟਰ ਦੀ race ਵੀ ਮੈਂ ਜਿੱਤਿਆ, ਚਾਰ ਸੋ ਮੀਟਰ ਦੀ race ਚ ਵੀ ਮੈਂ ਜਿੱਤ ਗਿਆ, ਫੁੱਟਬਾਲ ਵੀ ਮੈਂ ਜਿੱਤ ਗਿਆ, ਫੁੱਟਬਾਲ ਦੇ ਸਾਡੇ ਜਿਹੜੇ ਸੀਗੇ point ਉਹ ਥੋੜ੍ਹੇ ਜਿਹੇ ਜ਼ਿਆਦਾ ਮਤਲਬ ਮਿਲਦੇ ਸੀ ਅਤੇ ਮੈਂ ਕੈਪਟਨ ਵੀ ਸੀਗਾ game ਦਾ ਕੁਦਰਤੀ, ਮੈਂ ਮੈਨੂੰ ਉਹਨਾ ਨੇ ਜਦੋਂ house ਕੈਪਟਨ ਬਣਾਤਾ ਬਈ ਜਿਹੜਾ ਸਾਡਾ ਮਿਲੀ ਹੋਈ game ਸੀਗੀ, ਜਿਹੜਾ house ਸੀਗਾ ਉਹਦਾ ਮੈਂ ਬਣ ਗਿਆ ਕੈਪਟਨ ਅਤੇ ਮੈਂ ਸਾਰੇ ਹੀ house ਨੂੰ ਜਿੱਤਾ ਤਾ, ਮੇਰੀਆਂ ਮੈਡਮਾਂ sir ਅੱਗੇ ਪਿੱਛੇ ਚਾਰੇ ਪਾਸਿਉਂ ਮੈਂ ਅਤੇ ਮੇਰਾ ਨਾਮ,

ਭੁੱਲ ਜਾਣ ਦੁੱਖ ਨਵੇਂ-ਪੁਰਾਣੇ ਜੇ ਮੁੜ ਦਰਸ਼ਨ ਪਾਵਾਂ, ਆ ਜਾ ਸਿਪਾਹੀਆ ਵੇ ਹਰ ਦਮ ਸ਼ਗਨ ਮਨਾਵਾਂ। ਢੋਲ ਸਿਪਾਹੀਆ ਤਰਸੇਵੇਂ ਨਾਲ ਉਡੀਕਿਆ ਜਾਂਦਾ ਹੈ ਅਤੇ ਉਸ ਨਾਲ ਵਿਆਹ ਕਰ ਦੇਣ ਵਾਲਿਆਂ

ਦੁਆਬੇ ਦੀ ਮੈਂ ਜੰਮੀ ਜਾਈ ਜੰਗਲ ਵਿਚ ਵਿਆਹੀ, ਦੇਸ ਵਿਛੁੰਨੀ ਕੂੰਜ ਮੈਂ ਭੈਣੋ ਜੰਗ ਨੂੰ ਗਿਆ ਮੇਰਾ ਮਾਹੀ। ਹਰਦਮ ਨੀਰ ਵਗੇ ਮੇਰੀ ਅਖੀਓਂ ਆਉਣ ਦੀ ਚਿੱਠੀ ਨਾ ਪਾਈ, ਆਜਾ ਸਿਪਾਹੀਆ ਵੇ ਮੈਂ ਜਿੰਦੜੀ ਘੋਲ ਘੁਮਾਈ। ਜਿੱਥੇ ਜੈ ਕੁਰੇ ਤੂੰ ਬਹਿ ਜਾਂਦੀ, ਚਾਨਣ ਚਾਰ ਚੁਫੇਰੇ। ਬਾਬਲ ਤੇਰੇ ਕੁਝ ਨਾ ਦੇਖਿਆ, ਸੁੱਟ ’ਤੀ ਪਰੇ ਪਰੇਰੇ। ਨਾ ਤਾਂ ਜੈ ਕੁਰੇ ਵਸ ਤੇਰੇ ਸੀ ਨਾ

ਜੋਬਨ ਦੇ ਦੇਖਕੇ ਗਮ ਅਬੋਲ ਨਹੀਂ ਰਹਿ ਸਕਦਾ। ਗਮ ਨੇ ਖਾ ਲੀ, ਗਮ ਨੇ ਪੀ ਲੀ, ਗਮ ਦੀ ਪੂਰੀ ਗਮ ਹੱਡਾਂ ਨੂੰ ਇਉਂ ਜਾਈ ਜਾਂਦਾ ਐ ਜਿਉਂ ਲੱਕੜ ਨੂੰ ਆਰੀ। ਕੋਠੇ ਚੜ੍ਹ ਕੇ ਵੇਖਣ ਲੱਗੀ, ਲੰਘੇ ਜਾਣ ਵਪਾਰੀ। ਛੁੱਟੀਆਂ ਲੈ ਮੁੰਡਿਆ, ਹੱਥ ਬੰਨ੍ਹ ਅਰਜ ਗੁਜਾਰੀ। ਜਦੋਂ ਗਮ ਸੁਣਨ ਵਾਲਿਆਂ ਸਹੇਲੀਆਂ ਵੀ ਨਹੀਂ ਹੁੰਦੀਆਂ ਫਿਰ ਗਮ ਅੰਦਰੋਂ ਅੰਦਰ ਨਾ ਘੁਲੇ ਤਾਂ ਹੋਰ ਕੀ ਕਰੇ। ਲੱਛੀ ਬੰਤੋ ਉੱਠ ਗਈਆਂ ਸਹੁਰੀਂ ਕੀਹਨੂੰ ਹਾਲ ਸੁਣਾਵਾਂ ਬਿਨਾਂ ਬਸੰਤਰ ਭੁੱਜ ਗਈਆਂ ਹੱਡੀਆਂ ਚਰਖੇ ਤੰਦ ਨਾ ਪਾਵਾਂ ਸਹੁਰੀਂ ਜਾ ਕੇ ਅੰਦਰ ਵੜ ਜਾਂ ਅੱਗ ਦਾਜ ਨੂੰ ਲਾਵਾਂ ਚਿੱਠੀਆਂ ਬਰੰਗ ਘਲਦਾ ਕਿਹੜੀ ਛਾਉਣੀ ਲਵਾ ਲਿਆ ਨਾਵਾਂ ਚੜ੍ਹਦੇ ਛਿਪਦੇ ਸੋਚਾਂ ਸੋਚਦੀ ਗ਼ਮ ਪੀਵਾਂ ਗ਼ਮ ਖਾਵਾਂ ਜਾਂਦਾ ਹੋਇਆ ਦਸ ਨਾ ਗਿਆ- ਚਿੱਠੀਆਂ ਕਿਧਰ ਨੂੰ ਪਾਵਾਂ ਪਰਾਏ ਇਸ਼ਕ ਦੀ ਨੌਕਰੀ ਭਾਵੇਂ ਜਿੰਨੀ ਮਰਜੀ ਚੰਗੀ ਹੋਵੇ, ਮੁੱਢੋਂ ਹੀ ਬੇਪਸੰਦ ਕੀਤੀ ਜਾਂਦੀ ਹੈ। ਜੇ ਨੌਕਰੀ ਬਿਨਾਂ ਸਰਦਾ ਹੀ ਨਹੀਂ, ਤਾਂ ਫਿਰ ਬੰਦਾ ਆਪਣੇ ਦੇਸ਼ ਦੀ ਸੁਰੱਖਿਆ ਵੀ ਆਪਣੇ ਹੀ ਮੁਲਕ ਦੀ ਫੌਜ ਵਿੱਚ ਕਰੇ। ਜੇ ਮੁੰਡਿਆਂ ਤੈਂ ਨੌਕਰ ਜਾਣਾ, ਦੂਜੇ ਦੇਸ ਨਾ ਜਾਣਾ। ਦੂਜੇ ਦੇਸ ਦੀ ਬੁਰੀ ਨੌਕਰੀ, ਵੇਲੀ ਟੁੱਕ ਨਾ ਥਿਆਣਾ। ਖੜ੍ਹੇ ਬੈਠੇ ਰੱਖਦੇ ਪਏ ਨਾ, ਅਹ ਪਏ ਦਾ ਪਸੰਦ ਨਾ ਆਉਣਾ।

ਨਾ ਵੱਢ, ਨਾ ਵੜੇਵਾ ਵੀ ਚੰਗਾ ਨੀ ਲੱਗਦਾ। ਦੂਜਿਆਂ ਦੀ ਖੁਰਲੀ ਅਤੇ ਖੋਰ ਨੂੰ ਵੀ ਵਾਂਗ ਭੱਜ ਭੱਜ ਪੈਂਦੇ ਹਨ। ਅਜਿਹੇ ਅਲਬੇਲਿਆਂ ਨੂੰ ਖੇਤੀਆਂ ਪੀੜਾਂ ਵੀ ਇਦਾਂ ਹੀ ਪ੍ਰਗਟਾਇਆ ਜਾਂਦੀਆਂ ਹਨ। ਸੱਸੜੀਏ ਸਮਝਾ ਲੈ ਪੁੱਤ ਨੂੰ, ਘਰ ਹੁਣ ਰਾਤ ਨੂੰ ਆਵੇ। ਘਰ ਦੀ ਨਾਰ ਗੁੱਛੇ ਵਰਗੀ, ਨਿੱਤ ਝਿਊਰੀ ਦੇ ਜਾਵੇ। ਘਰ ਦੀ ਸ਼ੱਕਰ ਬੂਰੇ ਵਰਗੀ, ਗੁੜ ਚੋਰੀ ਦਾ ਖਾਵੇ। ਵਰਜ ਕਪੱਤੇ ਨੂੰ, ਸ਼ਰਮ ਰਤਾ ਨਾ ਆਵੇ। ਜੇ ਨਾਰਾਂ ਨਾਲ ਮਾਣਨ ਦੀ ਚੇਤਕ ਹੁੰਦੀ ਹੈ ਤਾਂ ਇਹ ਨਾਰੀਆਂ ਵੀ ਪਿੱਛੇ ਨਹੀਂ ਰਹਿੰਦੀਆਂ। ਜੇ ਪਹੁੰਚੀਏ, ਥਰ ਥਰ ਕੰਬੇ ਬਾਲਣ ਵਾਂਗ ਬੋਲਦਾ ਹੋਵੇ ਤਾਂ ਹੋਰ ਕੋਈ ਕਾਰਨ ਨੀ। ਠੀਕ ਹੈ। ਆਪਣੀ ਵਫਾ ਕਿਸੇ ਪਿਆਰੇ ਦੇ ਹਵਾਲੇ ਕਰ ਦਿੰਦੀਆਂ ਹਨ। ਉਹਨਾਂ ਦੇ ਯਾਰਾਂ, ਚਾਅ ਦੇ ਯਾਰਾਂ

ਲੁੱਟ ਗਿਆ ਤਖ਼ਤ ਹਜ਼ਾਰਾ। ਜਿਸ ਪਿਉ ਨੇ ਰੁਪਇਆ ਪਿੱਛੇ ਇਹ ਉਸੇ ਦੀਆਂ ਕਰਤੂਤਾਂ ਦਾ ਫਲ ਹੁੰਦਾ ਹੈ। ਉਸ ਬਾਰੇ ਮੰਦਭਾਵਨਾ ਪ੍ਰਗਟਾਉਣ ਤੋਂ ਬਿਨਾਂ ਹੋਰ ਕੀ ਕੀਤਾ ਜਾ ਸਕਦਾ ਹੈ। ਬਦਲੇ ਮੇਰੇ ਲੈ ਲਏ ਬਾਬਲ, ਬੁਢੜੇ ਨਾਲ ਵਿਆਹੀ। ਬੂਹੋ ਲੈ ਕੇ ਅੰਦਰ ਧਰ ਲਿਆ, ਚੜਾਈ। ਮਤਲਬ ਮੇਰੇ ਤੇਰੇ ਅੱਕ ਬਥੇਰਾ, ਜੇ ਨਾ ਪੀੜ ਥਿਆਈ। ਜਮੀਂ ਨਾਲ ਇਹ ਖਾਉਂ ਖਾਉਂ ਕਰਦਾ। ਮੈਂ ਜਿਊਂਦੀ ਤਰਸਾਈ। ਭਲਕੇ ਉਠਜੂਗਾ, ਬਣ ਸੀਵੀਆਂ ਦਾ ਰਾਹੀ। ਇਹਨਾਂ ਵਿੱਚ ਕਿਸੇ ਦਿਨ ਬੰਗਾਂ ਚੜਾਉਣ ਵਾਲਾ ਬੰਜਾਰਾ ਵੀ ਆ ਫੇਰੀ ਪਾਉਂਦਾ ਹੈ। ਜੇ ਨੰਦ ਤੇ ਸੱਸ ਦੀ ਮਰਜੀ ਨਾ ਹੋਵੇ ਤਾਂ ਬੰਗਾਂ ਚੜਾਈਆਂ ਈ ਨਾ ਜਾਣ। ਪਰ ਜੇ ਬੰਗਾਂ ਚੜਾਉਣ ਵਿੱਚ ਵੱਧਦੀ ਜਾਵੇ ਤਾਂ ਸੱਸ ਤੇ ਨਨਾਣ ਵੱਲੋਂ ਸ਼੍ਰੀਮਾਨ ਜੀ ਨੂੰ ਸਿਖਾ ਕੇ ਦਿੱਤਾ ਜਾਂਦਾ ਹੈ। ਉਸ ਵੇਲੇ ਤਾਂ ਸੋਚਦਾ ਅਹ ਸੋਚਦੇ ਨਹੀਂ। ਪਿੱਛੋਂ ਅੰਦਰ ਵੜ ਵੜ ਕੇ ਮੁੱਠੀਆਂ ਵਿੱਚ pound ਫੜਾਉਂਦੇ ਫਿਰਦੇ ਹਨ ਕਿ ਲੈ ਰੁੱਸ ਨਾ ਹੁਣ ਕਦੇ ਸੁੱਚੀਆਂ ਵੰਗਾਂ ਚੜਾ ਲਵੀਂ ਜਾਂ ਇਸ ਆਹ ਸੋਨੇ ਦੀਆਂ ਬਣਵਾ ਲਈ। ਗਲੀ ਗਲੀ ਵਣਜਾਰਾ ਆਇਆ, ਤੁਸੀਂ ਵੰਗੜੀਆਂ ਲੋ ਚੜਾ। ਸੱਸ ਕੋਲੋ ਪੁੱਛਿਆ, ਨਨਾਣ ਕੋਲੋਂ ਪੁੱਛਿਆ ਕਿਸੇ ਨਾ ਦਿੱਤੀਆਂ ਚੜਾ। ਬਾਹਰੋਂ ਆਇਆ ਹੱਸਦਾ ਖੇਡਦਾ ਭਾਬੋਂ ਨੇ ਦਿੱਤਾ ਸਿਖਾ। ਅੰਦਰ ਵੜਿਆ, ਡੰਡਾ ਫੜਿਆ। ਵੰਗੜੀਆਂ ਦਿੱਤੀਆਂ ਫੜਾ। ਇੱਕ pound ਤੇਰਾ ਮੈਂ ਕੀ ਸਿਰ ਮਾਰਾ, ਭਾਬੋਂ ਦੀਆਂ ਪੱਕੀਆਂ ਖਾ। ਭਾਬੋਂ ਦੀਆਂ ਪੱਕੀਆਂ ਬਥੇਰੀਆਂ ਖਾਧੀਆਂ, ਹੁਣ ਤੇਰੀਆਂ ਦਾ ਚਾਅ। ਇਧਰ ਨਾ ਜਾਈਂ, ਉਧਰ ਨਾ ਜਾਈਂ, ਮੁੜ ਪੈ ਪਿਛਲੇ ਰਾਹ। ਅਜਿਹੀਆਂ ਅੜੀਆਂ ਝੜੀਆਂ ਕਰਕੇ ਚੜਾਈਆਂ ਵੰਗਾਂ ਦੀ ਕਿਹੜੀ ਖੁਸ਼ੀ ਹੁੰਦੀ ਹੈ। ਵੰਗਾਂ ਦੀ ਛਣਕਾਰ ਨਾਲ ਹੀ ਮੂੰਹ ਤੇ ਹਾਸਾ ਆ ਛਣਕਦਾ ਹੈ। ਹੱਥ ਚੜਾ ਲਈਆਂ ਵੰਗਾਂ ਨੀ, ਮੇਰੀਆਂ ਸਾਰੀਆਂ ਪੀਲੀਆਂ ਵੰਗਾਂ। ਇਹ ਵੰਗਾਂ ਮੇਰੀ ਮਾਂ ਨੇ ਚੜਾਈਆਂ ਪਾਉਂਦੀ ਨਾ ਸੰਗਾਂ, ਇਹ ਵੰਗਾਂ ਮੇਰੀ ਸੋਹਰੀ ਚੜਾਈਆਂ, ਸੰਗਦੀ ਨਾ ਲੰਘਾ। ਇਹ ਇਹ ਵੰਗਾਂ ਮੇਰੀ ਸੱਸ ਨੇ ਚੜਾਈਆਂ, ਹੱਸਦੀ ਹੱਸਦੀ ਲੰਘਾ। ਤੀਆਂ ਵਿੱਚ ਹਲੇ ਇਹਦਾ ਗੀਤ ਹੈ ਪੀੜ ਵਿੱਚ ਇੱਕ ਕੁੜੀ ਜੋਰ ਨਾਲ ਨੱਚਦੀ ਹੈ ਤੇ ਦੂਜਿਆਂ ਕੁੜੀਆਂ ਨਾਲ ਗਿੱਧੇ ਦੀਆਂ ਥਾਪੀਆਂ ਦਿੰਦੀਆਂ ਹਨ। ਇਹੋ ਜਿਹੇ ਨਾਟਕੀ ਗੀਤਾਂ ਵਿੱਚ ਕੁਝ ਹੋਰ ਕਰਾਰੇ ਸਵਾਲਾਂ ਜਵਾਬਾਂ ਦੀ ਨਕਲ ਕਰਦੇ ਹਨ ਤੇ ਫੁੱਟ ਫੁੱਟ ਕੇ ਵਗਦਾ ਹੈ। ਮੇਰੇ ਪੀੜ ਹੁੰਦੀ ਏ, ਵੇ ਮੇਰੇ ਪੀੜ ਹੁੰਦੀ ਆ। ਨੀ ਤੇਰੇ ਕਿੱਥੇ ਹੁੰਦਾ ਆ, ਨੀ ਤੇਰੇ ਕਿੱਥੇ ਹੁੰਦਾ ਆ। ਵੇ ਮੇਰੇ ਕਿੱਥੇ ਕਿੱਥੇ ਦੱਸਾ, ਨਾਲੇ ਰੋਵਾਂ ਨਾਲੇ ਹੱਸਾ। ਮੰਜੇ ਲੈ ਪਿਛਵਾੜੇ ਹੱਸਾ, ਮੇਰੇ ਪੀੜ ਹੁੰਦੀ ਆ। ਨੀ ਤੂੰ ਸੁੰਢ ਖਾ ਲੈ, ਨੀ ਤੂੰ ਜਵੈਣ ਫੱਕ ਲੈ। ਨੀ ਤੂੰ ਸੋਡਾ ਪੀ ਲੈ ਨੀ

ਮੌਜਾਂ ਦੀਆਂ ਗੱਲਾਂ ਸੁਣ ਕੇ ਨਵੀਂ ਨਵੀਂ ਪਿਆਰਾ ਤੇ ਚਾਵਾਂ ਦੇ ਖੁਸ਼ੀਆਂ ਦੇ ਰੰਗਾਂ ਵਿੱਚ ਮਸਤ ਸੋਹਰੀ ਆਈਆਂ ਕੁੜੀਆਂ ਦੀ ਬਾਗੀ ਸ਼ਾਨ ਵੇਖ ਕੇ ਕੁੜੀਆਂ ਦੇ ਸੋਹਰੇ ਜਾਣ ਨੂੰ ਦਿਲ ਕਾਹਲੇ ਪੈ ਜਾਂਦੇ ਹਨ। ਉਹਨਾਂ ਦੇ ਸ਼ੰਕ ਭਾਵ ਗਿੱਧੇ ਵਿੱਚ ਪ੍ਰਗਟ ਹੁੰਦੇ ਹਨ। ਮਾਏ ਨੀ ਮੇਰਾ ਅੱਜ ਮਕਲਾਬਾ ਤੋਰ ਦੇ। ਜੇ ਮਾਏ ਤੇਰੇ ਤੋਂ ਦਾਜੂ ਨਾ ਸਰਦਾ, ਸਾਨੂੰ ਅੰਗੀ ਦੇ ਨਾਲ ਤੋਰ ਦੇ। ਆਹੋ ਨੀ ਅੱਜ ਮਕਲਾਬਾ ਤੋਰ ਦੇ। ਜੇ ਮਾਏ ਤੇਰੇ ਤੋਂ ਚੂੜਾ ਨਾ ਸਰਦਾ, ਵੰਗਾਂ ਦੇ ਨਾਲ ਤੋਰ ਦੇ। ਜੇ ਮਾਏ ਤੇਰੇ ਤੋਂ ਮੰਜਾ ਨਾ ਸਰਦਾ, ਮੰਜੀ ਦੇ ਨਾਲ ਸਾਨੂੰ ਤੋਰ ਦੇ। ਮਾਏ ਨੀ ਸਾਡਾ ਅੱਜ ਮਕਲਾਬਾ ਤੋਰ ਦੇ। ਜੇ ਮਾਏ ਤੈਥੋਂ ਕੁਝ ਨੀ ਸਰਦਾ, ਰਾਜੇ ਦੇ ਨਾਲ ਸਾਨੂੰ ਤੋਰ ਦੇ। ਮਾਏ ਨੀ ਮੇਰਾ ਅੱਜ ਮਕਲਾਬਾ ਤੋਰ ਦੇ। ਦਿਲੀ ਗੁੱਸੇ ਦੇ ਅੰਦਰ ਮੱਚਦੀ ਗੁੱਝੇ ਭਾਅ ਨਾਲ ਕਿਹਾ ਜਾਂਦਾ ਹੈ l ਮੇਰੇ ਨਾਲ ਦੀਆਂ ਗਈਆਂ ਮਕਲਾਬੇ, ਮੇਰਾ ਬਾਪੂ ਵਿਆਹ ਨਾ ਕਰੀਂ। ਤੇ ਜੇ ਮੁਕਲਾਬੇ ਜਾਣ ਤੋਂ ਪਿੰਡ ਪਹਿਲਾ ਵਾਂਗੂ ਖੂੰਡੇ ਬੈਠਪਰਾਈਆਂ ਨਾਰਾ ਨੂੰ ਦੇਖਦਾ ਰਹੇ ਤਾਂ ਨਾਲ ਕਿਹਾ ਜਾਂਦਾ ਹੈ ਤਣੀ ਜਿੰਦਗੀ ਦੀਆਂ ਹੋਕਾਂ ਹਟਕੋਰਿਆਂ ਦੇ ਗੀਤ ਬਣ ਜਾਂਦੀਆਂ ਹਨ। ਨਾ ਤੂੰ ਮੁੰਡਾ ਅੱਧੀ ਰਾਤੀਂ ਘਰ ਆਉਂਦਾ ਨੀ। ਸਾਡਾ ਵਿੱਚ ਮਕਲਾਬਾ ਆਉਂਦਾ ਨੀ। ਗਿੱਧੇ ਤੇ ਬੋਲੀਆਂ ਇਹਨਾਂ ਲੰਬੀਆਂ ਤੁਕਾਂ ਦੇ ਅਖੀਰ ਦੀ ਤੁਕ ਉਤੇ ਝਾੜਨ ਵਾਲੀਆਂ ਕੁੜੀਆਂ ਤੋਂ ਬਿਨਾਂ ਇੱਕ ਹੱਦ ਦੀਆਂ ਕੁੜੀਆਂ ਨੂੰ ਵਧੇਰੇ ਜ਼ੋਰ ਨਾਲ ਕਿਹਾ ਜਾਂਦਾ ਹੈ। ਕਦੇ ਕਦੇ ਸ਼੍ਰੀਮਾਨ ਜੇਠ ਸਾਹਿਬ ਦੀ ਸੇਵਾ ਕਰਕੇ ਮੂੰਹ ਕਰਾਰਾ ਕੀਤਾ ਜਾਂਦਾ ਹੈ। ਜਿਸ ਦਾ ਆਮ ਤੌਰ ਤੇ ਅਣਚਾਹਿਆ ਚਿਹਰਾ ਵੀ ਵਿਖਾਉਂਦੀਆਂ ਹਨ। ਧੇਲੇ ਦੀ ਮੈਂ ਰੂੰ ਕਰਾਈ, ਉਹ ਵੀ ਚੜ ਗਈ ਛੱਤੇ।

ਦੂਜੀ ਬੋਲੀ ਬੋਲ ਕੇ ਲੜੀਵਾਰ ਬੋਲੀਆਂ ਨਾਲ ਖੂਬ ਰੰਗ ਜਮਾਉਂਦੀਆਂ ਹਨ। ਇਹਨਾਂ ਬੋਲੀਆਂ ਵਿੱਚ ਪਹਿਲ ਸੱਸ ਨੂੰ ਦਿੱਤੀ ਜਾਂਦੀ ਹੈ। ਸੱਸਾਂ ਦਾ ਜੋਰ ਅੱਕ ਕੁੜੀਆਂ ਵੀ ਅੱਤਿਆਂ ਵਿੱਚ ਫੜਫੜਾਉਂਦੀਆਂ ਹਨ। ਉਸ ਤੋਂ ਤਾਂ ਹੀ ਵਿਲੋਮ ਹੁੰਦੇ ਹਨ ਕਿ ਸੱਸ ਕੋਈ ਵੀ ਚੰਗੀ ਨਹੀਂ ਹੁੰਦੀ। ਕਈ ਮਨਚਲੀਆਂ ਮੁਟਿਆਰਾਂ ਪਿੰਘ ਦੀ ਲੰਬੀ ਹਿੰਗ ਚੜਾ ਕੇ ਬੋਹੜ ਜਾਂ ਪਿੱਪਲ ਦੀ ਟਾਹਣੀ ਦੇ ਪੱਤਿਆਂ ਨੂੰ ਮਾਰ ਕੇ ਬੜੇ ਚਾਅ ਨਾਲ ਤੇ ਮਾਣ ਨਾਲ ਆਖਦੀਆਂ ਹਨ- ਆਹ ਪੱਟ ਲਿਆਂਦਾ ਸੱਸ ਦਾ ਜੂੜਾ, ਇਹਨਾਂ ਭੂੰਡ ਜੁਆਨੀਆਂ ਨੂੰ ਕੀ ਪਤਾ ਕਿ ਕੁਝ ਵਰ੍ਹਿਆਂ ਨੂੰ ਆਪ ਹੀ ਕਿਸੇ ਦੀਆਂ ਸੱਸਾਂ ਬਣ ਜਾਣਗੀਆਂ। ਜੇ ਉਦੋਂ ਕਿਸੇ ਨੇ ਤੁਹਾਡੇ ਜੂੰਡੇ ਜਾਂ ਗੁੱਤ ਨੂੰ ਹੱਥ ਪਾਕੇ ਖਿਚਿਆ, ਫਿਰ ਪਤਾ ਲੱਗੂ ਤੁਸੀਂ ਕੀ ਭੁਰਨੇ ਪਾਉਂਦੀਆਂ ਰਹੀਆਂ ਓ। ਜਵਾਨੀ ਦੇ ਜੋਸ਼ ਵਿੱਚ ਸੱਸਾਂ ਲਈ ਜੋ ਸਿਠੜੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਉਸ ਗੁਲਦਸਤੇ ਦੇ ਰੰਗ ਬਿਰੰਗੇ ਫੁੱਲ ਦੇਖੋ ਕਿੰਨੇ ਆਹ ਤਾਰਿਆਂ ਵਰਗੇ ਹੁੰਦੇ ਹਨ। ਮੇਰੀ ਸੱਸ ਮਕਲਾਬੇ ਆਈ, ਬਾਪੂ ਮਾਰ ਪਾਣੀ ਦਾ ਛੱਲਾਂ। ਸੱਸ ਮਰ ਜਾਏ, ਨਨਾਣ ਸਹੁਰੇ ਤੁਰ ਜੇ, ਆਪਾ ਦੋਵੇਂ ਮੇਲੇ ਚਲੀਏ।

ਤੇਰੀ ਆਈ ਮੈਂ ਮਰ ਜਾ, ਮੇਰੀ ਆਈ ਤੋਂ ਮਰੇ ਤੇਰੀ ਮਾਂ। ਤੈਨੂੰ ਸੱਸ ਦੀ ਮਰੀ ਤੋਂ ਪਾਵਾਂ, ਸੁਥਣੇ ਸੂਫ਼ ਦੀਏ, ਸੱਸ ਮਰੀ ਦੀ ਮਗਰ ਨੀ ਜਾਣਾ, ਸਹੁਰੇ ਦਾ ਬਬਾਨ ਕੱਢਣਾ ਸੱਸ ਪੰਜੇਬਾਂ ਪਾਉਣ ਦੀ, ਲੋਕੀਂ ਭਾਵੇਂ ਨਿੰਦਿਆ ਕਰੇ। ਸੱਸ ਦੇ ਬੋਲ-ਕੁਬੋਲ ਤਾਂ ਸਾਰੇ ਜਰੇ ਜਾ ਸਕਦੇ ਹਨ, ਪਰ ਸੱਸ ਜਦੋਂ ਪਰ ਸੱਸ ਜਦੋਂ ਵੀਰ ਨੂੰ ਮੰਦਾ ਬੋਲਦੀ ਹੈ ਉਦੋਂ ਦਿਲ ਦੇ ਚੁੰਡੇ ਭਰੀ ਜਾਂਦੀ ਹੈ। ਸੁਣ ਨੀ ਸੱਸੇ ਵਾਰ-ਵਾਰ ਸਮਝਾਵਾਂ, ਜਿਹੜਾ ਤੇਰਾ ਵੀਰ ਬਣਾਉਂਦਾ, ਸੰਦੂਕ ਸਣੇ ਅੱਗ ਲਾਵਾਂ। ਜਿਹੜੇ ਤੇਰੀ

ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਐ ਤੁਹਾਡਾ

ਬਸ ਵਧੀਆ ਜੀ ਹੋਰ ਕੀ ਕਰ ਰਹੇ ਸੀ ਤੁਸੀ

ਹਾਂਜੀ ਮੈਂ ਨਾ ਥੋੜਾ ਜਿਹਾ ਤੁਹਾਡੇ ਨਾਲ discussion ਕਰਨੀ ਹੈਗੀ ਸੀ, ਆਸਟ੍ਰੇਲੀਆ ਦੇ ਬਾਰੇ ਵਿੱਚ ਤੁਹਾਨੂੰ ਉਸ ਬਾਰੇ ਥੋੜੀ knowledge ਹੋਏਗੀ ਤੇ ਤੁਸੀ ਮੈਨੂੰ ਦੱਸ ਸਕਦੇ ਹੋ ਹਾਂਜੀ ਜੀ ਮੈਂ ਦੱਸ ਦੇਣੀ ਆ ਤੁਹਾਨੂੰ ਇਹਦੇ ਬਾਰੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਹੈ ਇਹ ਦੱਖਣੀ ਅਰਧ ਗੋਲੇ ਵਿੱਚ ਹੈ ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ ਇਸ ਵਿੱਚ ਆਸਟ੍ਰੇਲੀਆ ਤਸਮਾਨੀਆਂ ਅਤੇ ਹੋਰ ਕਈ ਟਾਪੂ ਹਨ ਰਕਬੇ ਦੇ ਹਿਸਾਬ ਨਾਲ ਇਹ ਦੁਨੀਆਂ ਦਾ ਛੇਵਾਂ ਵੱਡਾ ਦੇਸ਼ ਹੈ ਪਾਪੂਆ ਨੀਯੋਗਨੀ ਚੜਦਾ ਤੈਮੂਰ ਤੇ ਇੰਡੋਨੇਸ਼ੀਆ ਇਸ ਦੇ ਉੱਤਰ ਵਿੱਚ ਨਿਊ ਕਿਲੋਡੋਨੀਆ ਇਸ ਦੇ ਚੜਦੇ ਵੱਲ ਤੇ ਨਿਊਜ਼ੀਲੈਂਡ ਇਸ ਦੇ ਚੜਦੇ ਦੱਖਣ ਵੱਲ ਹੈ ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਜ਼ਿਆਦਾਤਰ ਲੋਕ ਬਰਤਾਨੀਆਂ ਤੋਂ ਆਏ ਹਨ ਬਰਤਾਨੀਆਂ ਦੀ ਮਲਿਕਾ ਮਲਿਕਾ elizabeth ਅਹ ਇਸ ਦੇਸ਼ ਦੀ ਵੀ ਆਗੂ ਹੈ ਕਹਿੰਦੇ ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲਾਂ ਚਾਲੀ ਹਜ਼ਾਰ ਵਰ੍ਹੇ ਤੱਕ ਉੱਥੇ ਪੁਰਾਣੇ ਲੋਕ ਰਹਿ ਰਹੇ ਸਨ ਜਿੰਨਾਂ ਦੀਆਂ ਬੋਲੀਆਂ ਦੀਆਂ ਨੇੜੇ ਦੋ ਸੌ ਪੰਜਾਹ ਵੰਡਾਂ ਬਣਦੀਆਂ ਸਨ ਇਹੋ ਪਹਿਲੀ ਵਾਰੀ ਸੋਲਾਂ ਸੌ ਛੇ ਵਿੱਚ ਡੱਚਾਂ ਨੇ ਲੀਬੀਆ ਤੇ ਸਤਾਰਾਂ ਸੌ ਸੱਤਰ ਵਿੱਚ ਇਸ ਤੇ ਬਰਤਾਨੀਆਂ ਨੇ ਆਪਣਾ ਦਾਅਵਾ ਕੀਤਾ ਕਹਿੰਦੇ ਛੱਬੀ ਜਨਵਰੀ ਸਤਾਰਾਂ ਸੌ ਅਠਾਸੀ ਤੋਂ ਇੱਥੇ ਬਰਤਾਨੀਆਂ ਤੋਂ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ ਨਵਾਂ ਥਲਵਾ ਬੇਲਸ ਵਸਣ ਲਈ ਪਹਿਲਾਂ ਥਾਂ ਚੁਣੀ ਗਈ ਹੌਲੀ ਹੌਲੀ ਲੋਕ ਆਕੇ ਤੇ ਇੱਥੇ ਤੇ ਹੋਰ ਥਾਵਾਂ ਤੇ ਵਸਦੇ ਗਏ, ਇੱਕ ਜਨਵਰੀ ਨੌ ਸੌ ਇੱਕ ਨੂੰ ਉੱਨੀ ਸੌ ਇੱਕ ਈਸਵੀ ਨੂੰ ਛੇ ਥਾਵਾਂ ਦਾ ਪ੍ਰਬੰਧ ਕੀਤਾ ਗਿਆ ਲੋਕ ਗਿਣਤੀ ਦਾ ਚੋਖਾ ਅੰਗ ਚੜਦੇ ਪਾਸੇ ਵੱਲ ਰਹਿੰਦਾ ਹੈ ਤੇ ਸ਼ਹਿਰਾਂ ਵਿੱਚ ਲੋਕ ਜ਼ਿਆਦਾ ਹਨ ਆਮਦਨੀ ਨਾਪ ਨਾਲ ਦੁਨੀਆਂ ਚ ਪੰਜਵੇਂ ਨੰਬਰ ਤੇ ਹੈ

ਹਾਂਜੀ ਮੈਂ ਇਹੀ ਕਹਿ ਰਹੀ ਸੀ ਇਸ ਤੋਂ ਅੱਗੇ ਤੁਸੀ ਮੈਨੂੰ ਅਹ ਇਸਦੇ ਨਾਮ ਬਾਰੇ ਦੱਸ ਸਕਦੇ ਹੋ ਕੀ ਇਸਦਾ ਇਹ ਨਾਮ ਕਿਦਾਂ ਪਿਆ ਤੇ ਕਿਦਾਂ ਨਹੀਂ ਹਾਂਜੀ ਜੀ ਮੈਂ ਤੁਹਾਨੂੰ ਦੱਸ ਦੇਣੀ ਆ ਕਹਿੰਦੇ ਸ਼ਬਦ ਆਸਟ੍ਰੇਲੀਆ ਲਾਤੀਨੀ ਬੋਲੀ ਦੇ ਸ਼ਬਦ ਆਂ ਅਹ ਸਾਟਲਾ ਤੋਂ ਬਣਿਆ ਹੈ ਜਿਸਦਾ ਮਤਲਬ ਹੈ ਥਲਵਾ ਜਾਂ ਦੱਖਣੀ ਆਸਟ੍ਰੇਲੀਆ ਦੇ ਵਾਸੀ ਨੂੰ ਆਸੀ ਕਹਿੰਦੇ ਹਾਂ ਪਰੂਮੀ ਵੇਲੇ ਤੋਂ ਹੀ ਕਿਸੇ ਅਣਜਾਣ ਦੱਖਣੀ ਦੇਸ਼ ਦੀ ਸੋਚ ਸੀ ਤੇ ਬਿਨਾਂ ਸਬੂਤ ਤੋਂ ਹੀ ਵਸ਼ਕਾਰ ਲਈ ਵੇਲੇ ਦੀਆਂ ਜੁਗਰਾਫੀਆਂ ਕਿਤਾਬਾਂ ਵਿੱਚ ਇਹ ਸੀ ਯੂਰਪੀ ਖੋਜੀਆਂ ਦੀ ਖੋਜਣ ਤੇ ਇਸ ਇਹਨੂੰ ਪੁਰਾਣੇ ਮਸ਼ਹੂਰ ਨਾਂ ਨਾਲ ਸੱਦਿਆ ਗਿਆ, ਪਹਿਲੀ ਵਾਰੀ ਸ਼ਬਦ ਆਸਟ੍ਰੇਲੀਆ ਅੰਗਰੇਜ਼ੀ ਵਿੱਚ ਸੋਲਾਂ ਸੌ ਪੱਚੀ ਵਿੱਚ ਵਰਤਿਆ ਗਿਆ matthew flinders ਅਹ ਨੇ ਅਠਾਰਾਂ ਸੌ ਚਾਰ ਤੋਂ ਇਸ ਨਾਂ ਨੂੰ ਆਮ ਕੀਤਾ joseph banks ਦੇ ਕਹਿਣ ਤੇ ਅਠਾਰਾਂ ਸੌ ਚੌਦਾ ਵਿੱਚ ਆਪਣੀ ਕਿਤਾਬ ਦਾ ਨਾਮ A voyage to terra australia ਰੱਖਿਆ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 petersburg ਰੂਸ ਤੋਂ ਅਠਾਰਾਂ ਸੌ ਚੌਵੀ ਵਿੱਚ ਛਪਿਆ ਸੀ ਠੀਕ ਹੈ ਜੀ ਇਸ ਤੋਂ ਅੱਗੇ ਨਾ ਮੈਂ ਤੁਹਾਨੂੰ ਤਰੀਕ ਬਾਰੇ ਵੀ ਦੱਸ ਦੇਣੀ ਆ

ਜੀ ਕਹਿੰਦੇ ਇਨਸਾਨ ਆਸਟ੍ਰੇਲੀਆ ਵਿੱਚ ਬਿਆਲੀ ਹਜ਼ਾਰ ਤੋਂ ਅੜਤਾਲੀ ਹਜ਼ਾਰ ਵਰ੍ਹੇ ਪਹਿਲਾ ਰਹਿਣ ਲੱਗੇ ਤੇ ਖੋਰੇ ਉਹ ਚੜਦੇ ਦੱਖਣੀ ਏਸ਼ੀਆ ਵੱਲੋਂ ਆਏ ਸਨ ਤੇ ਹੁਣ ਦੇ ਪੁਰਾਣੇ ਦੇਸ਼ੀਅਸ ਆਸਟ੍ਰੇਲੀਆਈ ਲੋਕਾਂ ਦੇ ਪੁਰਖ ਨਾਲ ਅਠਾਰਵੀਂ ਸਦੀ ਦੇ ਅੰਤ ਤੇ ਜਦੋਂ ਯੂਰਪੀ ਲੋਕ ਇੱਥੇ ਵਸਣ ਆਏ ਤੇ ਉਸ ਵੇਲੇ ਦੇ ਪੁਰਾਣੇ ਦੇਸੀ ਲੋਕ ਸ਼ਿਕਾਰੀ ਤੇ ਜੜ੍ਹੀ ਬੂਟੀਆਂ ਖਾਣ ਵੇਲੇ ਤੇ ਮੂੰਹ ਜ਼ੁਬਾਨੀ ਚੱਲਣ ਵਾਲੀ ਰਹਿਸ਼ਤ ਤੇ ਜ਼ਮੀਨ ਦੀ ਇੱਜਤ ਦੀ ਨਿਓ ਤੇ ਬਣੀਆਂ ਰੂਹਾਨੀ ਸੋਚ ਤੇ ਚੱਲਣ ਵਾਲੇ ਸਨ, ਕਹਿੰਦੇ ਕਦੇ ਕਦੇ ਸ਼ਿਕਾਰ ਲਈ ਚਰਹਦ ਦੇ ਦੱਖਣੀ ਏਸ਼ੀਆ ਦੇ ਆ ਨਵੇਂ ਨਵਾਂ ਲੈਮਸ਼ੇਰੇਆਂ ਦੇ ਪ ਪਿੱਛੇ ਯੂਰਪੀ ਖੋਜੀ ਵੀ ਇੱਥੇ ਆਪੜੇ ਵਲੀਅਮ ਅਹ ਵਿਲ ਅਹ ਵਿਲੀ william janjua ਜਾਨਜਾਉਂਨ ਇੱਕ ਡੱਚ ਸਮੁੰਦਰੀ ਜਹਾਜ਼ ਦੇ ਚਲਾਣ ਵਾਲਾ ਕਿਹਾ ਜਾਂਦਾ ਹੈ ਉਹਨੇ ਪਹਿਲੀ ਵਾਰੀ ਆਸਟ੍ਰੇਲੀਆ ਨੂੰ ਸੋਲਾਂ ਸੌ ਛੇ ਵਿੱਚ ਇਸਦੇ ਉਪਰਲੇ ਕੰਢੇ ਤੇ ਕੈਂਪ ਜਾਕ ਜ਼ੰਜੀਰ ਵਰਗਾ ਨੂੰ ਵੇਖਿਆ ਤੇ ਛੱਬੀ ਫਰਵਰੀ ਨੂੰ ਉਸਦੇ ਹੀ ਅਹ ਪਨ ਫਾਦਰ ਦਰਿਆ ਕੋਲ ਇਹਦੀ ਜ਼ਮੀਨ ਤੇ ਉਤਰਿਆ, ਕਹਿੰਦੇ ਡੱਚਾਂ ਨੇ ਉਤਲੇ ਤੇ ਲਹਿੰਦੇ ਆਸਟ੍ਰੇਲੀਆ ਦੇ ਨਕਸ਼ੇ ਬਣੀਏ ਪਰ ਉਸਥਿਤ ਵਸੇ ਨਾਂ ਵਿਲੀਅਮ ਬਿਨਪਿਅਰ ਇੱਕ ਅੰਗਰੇਜ਼ ਖੋਜੀ ਨੇ ਸੋਲਾਂ ਸੌ ਅਠਾਸੀ ਤੇ ਫਿਰ ਅਠਾਰਾਂ ਸੌ ਨੜੀਂਨਵੇਂ ਵਿੱਚ ਇੱਥੇ ਦਾ ਫੇਰ ਪਾਇਆ ਸਤਾਰਾਂ ਸੌ ਸੱਤਰ ਵਿੱਚ ਜੇਮਜ਼ ਕੁਕ ਨੇ ਚੜਦੇ ਆਸਟ੍ਰੇਲੀਆ ਨੂੰ ਖੋਜਿਆ ਤੇ ਇਹਦਾ ਨਾਂ new ਸਾਊਥ ਵੇਲਸ ਰੱਖਿਆ ਤੇ ਬਰਤਾਨੀਆਂ ਲਈ ਏਕਲ ਇਸਨੂੰ claim ਕੀਤਾ ਜੇਮਜ਼ ਕੁਕ ਦੀਆਂ ਖੋਜਾਂ ਨੇ ਮੁਜਰਮਾਂ ਦੀ ਇੱਕ ਨਗਰੀ ਵੀ ਰੱਖੀ ਠੀਕ ਹੈ ਜੀ ਇੱਥੇ ਤੱਕ ਪਤਾ ਲੱਗ ਗਿਆ ਤੁਹਾਨੂੰ ਹਾਂਜੀ ਇੱਥੇ ਤੱਕ ਤਾਂ ਬਹੁਤ ਵਧੀਆ ਤਰੀਕੇ ਨਾਲ ਤੁਸੀ ਮੈਨੂੰ ਦੱਸ ਦਿੱਤਾ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝ ਵੀ ਆ ਗਿਆ ਬਾਕੀ ਜੇ ਤੁਸੀ ਮੈਨੂੰ ਇਸ ਦੀ ਸਿਆਸਤ ਅਤੇ ਸਰਕਾਰ ਬਾਰੇ ਵੀ ਥੋੜਾ ਦੱਸ ਦਿੰਦੇ ਤਾਂ ਵਧੀਆ ਹੋ ਜਾਂਦਾ ਕਿਉਂਕਿ ਮੈਨੂੰ ਇੰਨੀ knowledge ਨਹੀਂ ਆ ਇਸ ਬਾਰੇ ਵੀ ਦੱਸ ਦੇਣੀ ਆ ਜੀ ਕਹਿੰਦੇ ਆਸਟ੍ਰੇਲੀਆ ਵਿੱਚ ਕਾਨੂੰਨੀ ਬਾਦਸ਼ਾਦ ਏ ਤੇ ਤਾਕਤ ਵੰਡੀ ਹੋਈ ਏ ਮਲਿਕਾ elizabeth second ਆਸਟ੍ਰੇਲੀਆ ਦੀ ਵੀ ਮਲਿਕਾ ਏ ਤੇ ਉਹ ਦੇਸ਼ ਦੀ ਆਗੂ ਏ ਮਲਿਕਾ ਬਰਤਾਨੀਆਂ ਵਿੱਚ ਰਿੰਨਦੀ ਏ ਤੇ ਉਹਦੀ ਥਾਂ ਉਹਦਾ ਗਵਰਨਰ ਜਨਰਲ ਉਹਦੇ ਕੰਮ ਕਰਦਾ ਹੈ ਆਸਟ੍ਰੇਲੀਆ ਦਾ ਕਾਨੂੰਨ ਹੀ ਆਸਟ੍ਰੇਲੀਆ ਤੇ ਰਾਜ ਕਰਦਾ ਹੈ ਤੇ ਗਵਰਨਰ ਜਨਰਲ ਦੇ ਕੋਲ ਏ ਆਸਟ੍ਰੇਲੀਆ ਦੀ ਪਾਰਲੀਮੈਂਟ ਮਿਲਕ ਗਵਰਨਰ ਜੀਹਦੀ ਥਾਂ ਤੇ ਕੰਮ ਕਰਦਾ ਹੈ ਸੈਨਟ ਤੇ house of the prison tinto ਅਹ ਨੂੰ ਰਲਾ ਕੇ ਬਣਦੀ ਹੈ ਆਸਟ੍ਰੇਲੀਆ ਦੀ ਸੈਨਟ ਦੇ ਛੇਅੱਤਰ ਸੰਗੀ ਨੇ ਬਾਰਾਂ ਹਰ ਸੂਬੇ ਤੋਂ ਛੇ ਸਾਲ ਲਈ ਚੁਣੇ ਜਾਂਦੇ ਨੇ ਤੇ ਦੂਰ ਰਾਜਗੜ੍ਹ ਕੈਨਬਰਾ ਤੇ ਨਾਰਦਰਨ ਟੀਰਾ ਟੋਰੀ ਤੋਂ ਚੁਣੇ ਜਾਂਦੇ ਨੇ house of the prison tinto ਵਿੱਚ ਇੱਕ ਸੌ ਪੰਜਾਹ ਸੰਗੀ ਹੁੰਦੇ ਨੇ ਜਿਹੜੇ ਤਿੰਨ ਸਾਲ ਲਈ ਚੁਣੇ ਜਾਂਦੇ ਨੇ

ਗਵਰਨਰ ਜਰਨਲ ਕਿਸੇ ਵਜ਼ੀਰੇ ਆਜਮ ਨੂੰ ਰਾਜ ਤੋਂ ਲਾਹ ਸਕਦਾ ਹੈ ਤੇ ਅਗਰ ਇਸ ਵਜ਼ੀਰ ਏ ਆਜਮ ਕੋਲ ਸੰਗੀਨਾਂ ਸੰਗੀਨਾਂ ਰੇਨ ਲੇਬਰ ਪਾਰਟੀ liberal party ਤੇ national party ਆਸਟ੍ਰੇਲੀਆ ਦੀਆਂ ਵੰਡੀਆਂ ਪਾਰਟੀਆਂ ਨੇ ਇਸਤੋਂ ਇਲਾਵਾ ਮੈਂ ਤੁਹਾਨੂੰ ਇਹਨਾਂ ਦੀ ਫੌਜ ਬਾਰੇ ਵੀ ਦੱਸ ਦੇਣੀ ਆ ਅੱਗੇ ਮੈਂ ਕਹਿ ਰਹੀ ਸੀਗੀ ਮੈਨੂੰ ਫੌਜ ਬਾਰੇ ਇਹਨਾਂ ਦਾ ਪਤਾ ਹੈ ਥੋੜਾ ਮੈਂ ਇਸ ਬਾਰੇ note ਕੀਤਾ ਹੋਇਆ ਸੀ

ਵਹੀ ਮੈਂ ਬਤਾ ਰਹੀ ਹੂੰ ਆਪ ਕੋ

ਜਿੰਦੀ ਏ ਤੇ ਇਸਦੇ ਵਿੱਚ ਅੱਸੀ ਹਜ਼ਾਰ ਪੰਜ ਸੌ ਇਕਾਹਠ ਫੌਜੀ ਨੇ ਜਿੰਨਾ ਵਿੱਚੋਂ ਪਚਵੰਜਾ ਹਜ਼ਾਰ ਅਠਾਹਠ ਪੱਕੇ ਅਤੇ ਪੱਚੀ ਹਜ਼ਾਰ ਚਾਰ ਸੌ ਤਰਾਨਵੇਂ reserve ਨੇ ਤੇ ਕੋਰਨਲ ਜਰਨਲ ਸਰਕਾਰ ਦੀ ਸੁਲਾਹ ਨਾਲ ਬਚਾਓ ਫੌਜ ਦਾ ਆਗੂ ਜਿੰਦਾ ਆਇਆ ਆਸਟ੍ਰੇਲੀਆ ਦਾ ਦੋ ਹਜ਼ਾਰ ਦਸ ਗਿਆਰਾਂ ਦਾ ਬਚਾਉ ਬਜ਼ਟ ਹ ਜਿਹੜਾ ਹੈ ਉਹ ਹੈਗਾ ਐ ਅਮ ਪੱਚੀ point ਸੱਤ ਪ੍ਰਤੀਸ਼ਤ ਆਸਟ੍ਰੇਲੀਅਨ ਡਾਲਰ ਸੀ ਤੇ ਇਹ ਦੁਨੀਆਂ ਦਾ ਤੇਰਵਾਂ ਵੱਡਾ ਫੌਜੀ ਬਜ਼ਟ ਹੈ ਤੇ ਅਰਥ ਵਿਵਸਥਾ ਬਾਰੇ ਜੇਕਰ ਮੈਂ ਤੁਹਾਨੂੰ ਦਸਾਂ ਇਸ ਵਿੱਚ ਆ ਜਾਂਦਾ ਹੈ ਕੀ ਆਸਟ੍ਰੇਲੀਆ ਇੱਕ ਖਾਂਦਾ ਪੀਂਦਾ ਦੇਸ਼ ਹੈ ਜਿੱਥੇ ਬਹੁਤ ਥੋੜੀ ਗਰੀਬੀ ਹੈ ਆਸਟ੍ਰੇਲੀਅਨ ਡਾਲਰ ਦੇਸ਼ ਦੀ currency ਹੈ ਆਸਟ੍ਰੇਲੀਆ ਦੁਨੀਆਂ ਦਾ ਹ ਤੇਰਵੀਂ ਵੱਡੀ ਰਹਿ ਵਿਵਸਥਾ ਵਾਲਾ ਦੇਸ਼ ਹੈ ਤੇ ਇੱਕ ਬੰਦੇ ਦੀ ਸਾਲ ਦੀ ਜਿਹੜੀ ਆਮਦਨੀ ਨਾਲ ਦੁਨੀਆਂ ਵਜੋਂ ਪੰਜਵੇ ਨੰਬਰ ਤੇ ਹੈ ਮਨ development index ਵਿੱਚ ਦੂਜੇ ਨੰਬਰ ਤੇ ਹੈ ਤੇ ਮਈ ਦੋ ਹਜ਼ਾਰ ਬਾਰਾਂ ਵਿੱਚ

ਤੇ ਪੰਜ point ਇੱਕ ਕੰਮ ਤੋਂ ਬਾਹਰ ਸਨ ਆਸਟ੍ਰੇਲੀਆ ਵਿੱਚੋਂ ਕਾਨਾਕਰ ਹ ਅੰਨਧਾਤਾ ਵਿਦੇਸ਼ੀ ਭੇਜ ਅਹ ਭਾਜੀਆਂ ਜਾਂਦੀਆਂ ਹਨ ਜਪਾਨ, ਚੀਨ, ਅਮਰੀਕਾ, ਦੱਖਣੀ ਕੋਰੀਆ, ਨਿਊਜ਼ੀਲੈਂਡ, ਆਸਟ੍ਰੇਲੀਆ ਦੀ mall ਵਿੱਚ ਨਿਕਲੀਆਂ ਵੱਡੀਆਂ ਹ ਮਾਰਕੀਟਾਂ ਹਨ ਤੇ ਆਸਟ੍ਰੇਲੀਆ ਸ਼ਰਾਬ ਵੇਚਣ ਵਾਲਾ ਚੋਥਾ ਵੱਡਾ ਦੇਸ਼ ਹੈ ਇਹ ਪੰਜ point ਪੰਜ billion ਡਾਲਰ ਤੱਕ ਜਾਂਦੀ ਹੈ ਜੇਕਰ ਇਸਦੇ ਸੂਬੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹਾਂ ਤਾਂ ਉਸ ਬਾਰੇ ਮੈਂ ਤੁਹਾਨੂੰ ਫਿਰ ਵੀ ਦੱਸਦੀ ਆ ਕੀ ਆਸਟ੍ਰੇਲੀਆ ਦਾ ਜਿਹੜਾ ਵਾਧਾ ਵਾ ਆਸਟ੍ਰੇਲੀਆ ਦੇ ਛੇ ਸੂਬੇ ਹਨ ਅਹ ਨਵਾਂ ਥਲਵਾ ਵੈਲਸ, ਵਿਕਟੋਰੀਆ, queensland ਦੱਖਣੀ ਆਸਟ੍ਰੇਲੀਆ, ਤਮ ਅਹ ਤਸਮਾਨੀਆ, ਲਹਿਦਾ ਆਸਟ੍ਰੇਲੀਆ ਉਪਰਲਾ ਥਾਂ

ਬਹਿ ਰਹੇ ਹਿੰਦ ਦੇ ਵਹਾਲਕ ਕਹਾਲ ਦੇ ਘੇਰਿਆ ਹੋਇਆ ਹੈ ਇੱਥੋਂ ਤੱਕ ਦੀ ਜਾਣਕਾਰੀ ਕਿਵੇਂ ਦੀ ਲੱਗੀ ਜੀ ਤੁਹਾਨੂੰ ਹਾਂਜੀ ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

ਮੇਰਾ ਨਾਮ ਮਮਤਾ ਹੈ ਮੈਂ ਤਰਨ ਤਾਰਨ ਦੀ ਹਾਂ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ ਬੀਬੀ ਭਾਨੀ ਬਾਰੇ, ਸਿੱਖ ਜਗਤ ਵਿੱਚ ਬੀਬੀ ਭਾਨੀ ਦਾ ਨਾਂ ਬੜੇ ਹੀ ਅਹ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ, ਕਿਉਂਕਿ ਬੀਬੀ ਭਾਨੀ ਮਮਤਾ ਦੀ ਮੂਰਤ ਸਨ, ਉਹ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ, ਉਹਨਾਂ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਹੈ, ਹੋਇਆ ਸੀ ਉਹਨਾਂ ਦੀ ਕੁੱਖੋਂ ਗੁਰੂ ਅਰਜਨ ਦੇਵ ਜੀ ਜੀ ਵਰਗੇ ਅਨਮੋਲ ਰਤਨ ਨੇ ਜਨਮ ਲਿਆ ਸੀ। ਉਸ ਸਮੇਂ ਗੁਰੂ ਅਮਰਦਾਸ ਜੀ ਗੁਰੂ ਹਰਗੋਬਿੰਵਾਲ ਵਿਖੇ ਰਹਿੰਦੇ ਸਨ ਉਹਨਾਂ ਦੇ ਦੋ ਪੁੱਤਰ ਅਤੇ ਦੋ ਪੁੱਤਰੀਆਂ ਸਨ। ਉਹਨਾਂ ਵਿੱਚੋਂ ਬੀਬੀ ਭਾਨੀ ਬਚਪਨ ਤੋਂ ਹੀ ਹੋਨਹਾਰ ਅਤੇ ਗੁਣਾਂ ਨਾਲ ਭਰਪੂਰ ਸਨ ਉਹ ਆਪਣੇ ਪਿਤਾ ਜੀ ਦੀ ਹਰ ਆਗਿਆ ਦਾ ਪਾਲਣ ਕਰਦੇ ਸਨ ਨ ਉਹਨਾਂ ਦੀ ਸਿੱਖਿਆ ਅਨੁਸਾਰ ਚੱਲਦੇ ਸਨ। ਉਸ ਵੇਲੇ ਗੁਰੂ ਅਹ ਗੋਬਿੰਦਵਾਲ ਵਿਖੇ ਕਿ ਸੇਵਾ ਦੇ

ਉਹਨਾਂ ਸੰਗਤਾਂ ਵਿੱਚੋਂ ਜੇਠਾ ਜੀ ਨਾਂ ਦੇ ਇੱਕ ਗੱਭਰੂ ਸੇਵਾ ਕਰ ਰਹੇ ਸਨ ਉਹ ਬਹੁਤ ਹੀ ਬੜਾ ਸੋਹਣਾ ਸੁਨੱਖਾ ਖਾ ਗੱਭਰੂ ਸੀ। ਓਨੀ ਦਿਨੀ ਗੁਰੂ ਜੀ ਆਪਣੀ ਲੜਕੀ ਵਾਸਤੇ ਇੱਕ ਯੋਗ ਵਰ ਦੀ ਤਲਾਸ਼ ਕਰ ਰਹੇ ਸਨ ਗੁਰੂ ਜੀ ਨੇ ਜਦੋਂ ਉਸ ਗੱਭਰੂ ਨੂੰ ਵੇਖਿਆ ਤਾਂ ਵੇਖਦੇ ਹੀ ਰਹਿ ਗਏ, ਉਹਨਾਂ ਨੇ ਉਸ ਵਿੱਚ ਉਹਨਾਂ ਨੂੰ ਆਪਣੀ ਧੀ ਲਈ ਇੱਕ ਅਸਕ ਜਿਹੀ ਨਜ਼ਰੀ ਪੈਂਦੀ ਦੇਖੀ ਗਈ, ਉਹਨਾਂ ਅਨੁਸਾਰ ਭਾਈ ਜੇਠਾ ਜੀ ਉਹਨਾਂ ਦੇ ਦੀ ਪੁੱਤਰੀ ਦੇ ਯੋਗ ਵਰ ਹਨ। ਉਹਨਾਂ ਨੂੰ ਲੱਗ ਅਹ ਲੱਗਾ ਕਿ ਇਹ ਗੱਭਰੂ ਤੋਂ ਵੱਧ ਹੋਰ ਯੋਗ ਵਰ ਉਹਨਾਂ ਦੀ ਧੀ ਵਾਸਤੇ ਨਹੀਂ ਹੋ ਸਕਦਾ ਕਿਉਂਕਿ ਸੋਹਣਿਆਂ ਵਿੱਚੋਂ ਸੋਹਣਾ ਅਤੇ ਗੁਣਾਂ ਨਾਲ ਭਰਪੂਰ ਸੀ, ਉਹ ਆਪਣੀ ਪਤਨੀ ਨਾਲ ਸਲਾਹ ਕਰਕੇ ਬੀਬੀ ਭਾਨੀ ਦਾ ਵਿਆਹ ਉਨ ਉਸਨੇ ਉਹਨਾਂ ਨੇ ਜੇਠਾ ਨਾਲ ਕਰਨ ਦਾ ਜੇਠਾ ਨਾਂ ਦੇ ਗੱਭਰੂ ਨਾਲ ਕਰਨ ਦਾ ਸੋਚਿਆ। ਭਾਈ ਜੇਠਾ ਵੀ ਅਜਿਹਾ ਗੁਣਵਤਾ ਅਤੇ ਸ਼ੁਸ਼ੀਲ ਪਤਨੀ ਪਾ ਕੇ ਧਨ ਹੋ ਗਏ ਹੁਣ ਭਾਈ ਜੇਠਾ ਜੀ ਬੀਬੀ ਭਾਨੀ ਕ ਅਹ ਦੋਵੇਂ ਰਲ ਕੇ ਗੁਰੂ ਘਰ ਦੀ ਸੇਵਾ ਕਰਦੇ ਸਨ ਅਤੇ ਗੁਰੂ ਘਰ ਗੁਰੂ ਅਮਰਦਾਸ ਜੀ ਉਹਨਾਂ ਦੀ ਸੇਵਾ ਭਾਵਨਾ ਤੋਂ ਸ ਸੰਤੁਸ਼ਟ ਸਨ। ਉਹਨਾਂ ਦੀ ਆਪਣੀ ਉਹਨਾਂ ਨੇ ਆਪਣੀ ਗੁਰਗੱਦੀ ਦਾ ਵਾਰਿਸ਼ ਅਹ ਉਹਨਾਂ ਨੂੰ ਆਪਣੀ ਗੁਰ ਗੱਦੀ ਦਾ ਵਾਰਿਸ਼ ਚਾਹੀਦਾ ਸੀ ਭਾਈ ਜੇਠਾ ਜੀ ਗੁਣਾਂ ਨਾਲ ਭਰਪੂਰ ਸਨ ਫਿਰ ਉਹਨਾਂ ਨੇ ਨੇ ਗੁਰੂ ਜੀ ਨੂੰ ਉਹਨਾਂ ਨੇ ਕਿ ਕਿਸੇ ਕੰਮ ਨ ਲਈ ਪਰਖਿਆ ਪਰਖਿਆ ਅਤੇ ਕਿਹਾ ਕਿ ਭਾਈ ਜੇਠਾ ਜੀ ਮੇਰੀ ਗ ਗੱਦੀ ਦੇ ਅਸਲੀ ਵਾਰਿਸ਼ ਹਨ। ਓਨੀ ਦਿਨੀ ਥੜੇ ਬਣਾਉਣ ਦੇ ਰਿਵਾਜ਼ ਸੀ ਸੀ, ਥੜੇ ਥੜਿਆਂ ਵਿੱਚ ਗੁਰੂ ਅਹ ਭਾਈ ਜੇਠਾ ਜੀ ਨੇ ਬੜਾ ਬਹੁ ਜ਼ਿਆਦਾ ਕੰਮ ਕੀਤਾ। ਗੁਰੂ ਜੀ ਇੱਕ ਦਿਨ ਭਾਈ ਜੇਠਾ ਜੀ ਨੂੰ ਇੱਕ ਥੜਾ ਬਣਾਉਣ ਲਈ ਕਿਹਾ, ਦੋਵੇਂ ਪਤੀ ਪਤਨੀ ਨੀ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ, ਉਹਨਾਂ ਨੇ ਨੇ ਘੁਮਾਉਂਦੇ ਉੱਥੇ ਅਹ ਅਹ ਗੁਰੂ ਜੀ ਘੁੰਮਦੇ ਘ ਅਹ ਉਹਨਾਂ ਨੇ ਗੁਰੂ ਅਹ ਥੜਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਕੁੱਝ ਦਿਨਾਂ ਵਿੱਚ ਥ ਥੜਾ ਬਣ ਗਿਆ, ਗੁਰੂ ਜੀ ਘੁੰਮਦੇ ਘੁਮਾਉਂਦੇ ਉੱਥੇ ਆਏ ਉਹਨਾਂ ਨੇ ਥੜਾ ਦੇਖਿਆ ਅਤੇ ਤੇ ਕਹਿਣ ਲੱਗੇ ਭਾਈ ਜੇਠਾ ਬੀਬੀ ਭਾਨੀ ਨੀ ਇਹ ਖ ਥੜਾ ਜ ਜ਼ਰਾ ਟੇਢਾ ਹੈ ਹੈ। ਇਸਨੂੰ ਢਾਹ ਕੇ ਦੁਬਾਰਾ ਬਣਾਓ ਭਾਈ ਜੇਠਾ ਜੀ ਨੇ ਥੜੇ ਨੂੰ ਢਾਹੁਣ ਲੱਗੇ ਇੱਕ ਮਿੰਟ ਨਾ ਲਾਇਆ ਆ ਉਹਨਾਂ ਨੇ ਥੜੇ ਨੂੰ ਨਵੇਂ ਵੇਂ ਸਿਰੋਂ ਬਣਾਉਣ ਲੱਗੇ ਦੋਵੇਂ ਪਤੀ ਪਤਨੀ ਆਪ ਸਿਰ ਤੇ ਮਿੱਟੀ ਇੱਟਾਂ ਚੋਂ ਅਹ ਢਾਉਂਦੇ ਆਖੇ ਆਖਿਰ ਵਿੱਚ ਉਹਨਾਂ ਦੀ ਮਿਹਨਤ ਸਦਕਾ ਖੜਾ ਥੜਾ ਫਿਰ ਤਿਆਰ ਹੋ ਗਿਆ, ਗੁਰੂ ਜੀ ਨੇ ਗੁਰੂ ਜੀ ਨੇ ਉਸ ਵਿੱਚ ਵੀ ਨੁਕਸ ਕੱਢ ਦਿੱਤਾ, ਭਾਈ ਜੇਠਾ ਜੀ ਨੇ ਥੜਾ ਫਿਰ ਢਾਹ ਦਿੱਤਾ ਤੇ ਕਹਿਣ ਲੱਗੇ

ਉਸ ਵਿੱਚ ਨੁਕਸ ਕੱਢ ਦਿੰਦੇ, ਭਾਈ ਜੇਠਾ ਜੀ ਤੇ ਬੀਬੀ ਭਾਨੀ ਥੜਾ ਬਣਾਉਂਦੇ ਜਿਸ ਨਾਲ ਕੋਈ ਨਾ ਕੋਈ ਨੁਕਸ ਕੱਢ ਦਿੰਦੇ ਭਾਈ ਜੇਠਾ ਜੀ ਬੜੀ ਨਿਰਮਤਾ ਨਾਲ

ਗੁਰੂ ਜੀ ਨੇ ਗੁਰਦ ਗੁਰਗੱਦੀ ਵੀ ਭਾਈ ਜੇਠਾ ਜੀ ਨੂੰ ਸੌਂਪ ਦਿੱਤੀ ਅਤੇ ਭਾਈ ਜੇਠਾ ਜੀ ਚੌਥੇ ਗੁਰੂ ਅਮਰਦਾਸ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ਬੀਬੀ ਭਾਨੀ ਜੀ ਦੇ ਤਿੰਨ ਪੁੱਤਰਾਂ ਨੇ ਜਨਮ ਲਿਆ, ਛੋਟੇ ਪੁੱਤਰ ਦਾ ਨਾਂ ਗੁਰੂ ਅਰਜਨ ਦੇਵ ਜੀ ਸੀ ਜੋ ਕਿ ਪੰਜਵੇਂ ਗੁਰੂ ਜੀ ਦੇ ਨਾਂ ਨਾਲ ਅਹ ਪ੍ਰਸਿੱਧ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਨੇ ਇਸ ਦੋਹਤੇ ਗੁਰੂ ਅਰਜਨ ਦੇਵ ਜੀ ਨੂੰ ਦੋਹਤਾ ਬਾਣੀ ਕਾ ਬੋ ਬੋਹਿਥਾ ਦਾ ਵਰ ਦਿੱਤਾ ਇਹ ਵਰਦਾਨ ਪਾ ਕੇ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਕਤਾ ਸੰਪਾਦਨਾ ਕੀਤੀ, ਉਹਨਾਂ ਨੇ ਨੇ ਆਪ ਵੀ ਇ ਆਪ ਵੀ ਵੀ ਬਹੁਤ ਸਾਰੀਆਂ ਬਾਣੀਆਂ ਰਚੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਜਿੱਥੇ ਥੇ ਜਿੱਥੇ ਮਾਤਾ ਤ੍ਰਿਪਤਾ, ਮਾਤਾ ਗੁਜ਼ਰੀ ਦਾ ਨਾਂ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ, ਉੱਥੇ ਬੀਬੀ ਭਾਨੀ ਜੀ ਦਾ ਨਾਂ ਵੀ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ ਤਰਨ ਤਾਰਨ ਵਿੱਚ ਬੀਬੀ ਭਾਨੀ

ਨਾਂ ਲਿਆ ਜਾਂਦਾ ਹੈ ਸਿੱਖ ਇਤਿਹਾਸ ਵਿੱਚ ਬੀਬੀ ਮਾਤਾ ਤ੍ਰਿਪਤਾ, ਮਾਤਾ ਗੁਜ਼ਰੀ ਦੇ ਨਾਂ ਅਤੇ ਨਾਂ ਬੜੇ ਮਾਣ ਨਾਲ ਲਏ ਜਾਂਦੇ ਹਨ, ਇਸੀ ਤਰ੍ਹਾਂ ਬੀਬੀ

ਸਿੱਖ ਜਗਤ ਵਿੱਚ ਬੀਬੀ ਭਾਨੀ ਜੀ ਦਾ ਨਾਂਂ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ ਕਿਉਂਕਿ ਬੀਬੀ ਭਾਨੀ ਜੀ ਇੱਕ ਮਮਤਾ ਦੀ ਮੂਰਤ ਸਨ ਅਤੇ ਗੁਰੂ ਅਮਰਦਾਸ ਜੀ ਦੀ ਪੁੱਤਰੀ ਸਨ ਅਤੇ ਗੁਰੂ ਅਮਰ ਰਾਮਦਾਸ ਜੀ ਦੀ ਅਹ ਵ ਘਰਵਾਲੀ ਸਨ ਅਤੇ ਅਤੇ ਗੁਰੂ ਅਰਜਨ ਦੇਵ ਜੀ ਦੀ ਦੀ ਮਾਤਾ ਜੀ ਸਨ ਬੀਬੀ ਭਾਨੀ ਜੀ ਦਾ ਸੁਭਾਅ ਕਿਹੋ ਜਿਹਾ ਸੀ ਬੀ ਬੀਬੀ ਭਾਨੀ ਜੀ ਦਾ ਸੁਭਾਅ ਬੜਾ ਨਰਮ ਸੀ ਉਹ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਸਨ, ਉਹਨਾਂ ਨੇ ਬਹੁਤ ਸਾਰੇ ਸਿੱਖ ਅਮ ਸ ਸੰਗਤਾਂ ਨਾਲ ਲ ਬੜੇ ਪ੍ਰੇਮ ਨਾਲ ਰਹਿੰਦੇ ਸਨ ਅਮ ਬੜਾ ਮਹੱਤਵਪੂਰਨ ਕੰਮ ਕਰਦੇ ਸਨ, ਬੀਬੀ ਭਾਨੀ ਜੀ ਉਹਨਾਂ ਦੇ ਪਿਤਾ ਅਤੇ ਪਤੀ ਬਾਰੇੇ ਕੁੱਝ ਦੱਸੋ, ਗੁਰੂ ਬੀਬੀ ਭਾਨੀ ਜੀ ਦੇ ਪਿਤਾ ਦਾ ਨਾਂ ਗੁਰੂ ਰਾਮਦਾਸ ਸੀ।

ਉਹਨਾਂ ਨੇ ਉਹਨਾਂ ਨੇ ਸਿੱਖ ਪੰਥ ਦੇ ਬਹੁਤ ਜ਼ਿਆਦਾ ਸ ਕੰਮ ਕੀਤੇ ਉਹਨਾਂ ਨੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਗੋਬਿੰਦਵਾਲ ਵਿੱਚ ਰਹਿੰਦੇ ਸਨ, ਉਹਨਾਂ ਦੇ ਦੋ ਸਪੁੱਤਰ ਅਤੇ ਦੋ ਸਪੁੱਤਰੀਆਂ ਸਨ। ਸਨ, ਉਹਨਾਂ ਵਿੱ ਉ ਉਹਨਾਂ ਵਿੱਚ ਇੱਕ ਦਾ ਨਾਂ ਬੀਬੀ ਭਾਨੀ ਸੀ, ਉਹ ਬਚਪਨ ਤੋਂ ਹੀ ਹੋਨਹਾਰ ਅਤੇ ਗੁਣ ਗੁਣਾਂ ਨਾਲ ਭਰਪੂਰ ਸਨ, ਉਹਨਾਂ ਉਹ ਆਪਣੇ ਪਿਤਾ ਜੀ ਦੀ ਆਗਿਆ ਦਾ ਪਾਲਣ ਕਰਦੇ ਸਨ, ਉਹਨਾਂ ਦੀ ਸਿੱਖਿਆ ਅਨੁਸਾਰ ਚੱਲਦੇ ਸਨ। ਦੇ ਸਨ, ਉਸ ਸਮੇਂ ਉਸ ਵੇਲੇ ਗੁਰੂ ਗੋਬਿੰਦਵਾਲ ਵਿਖੇ ਖੇ ਸੇਵਾ ਵੀ ਬਹੁਤ ਕੰਮ ਚੱਲ ਰਿਹਾ ਸੀ ਗੁਰੂ ਜੀ ਨੇ ਸੰਗਤਾਂ ਲਈ ਬਓ ਬਾਓਲੀ ਦਾ ਕੰਮ ਵੀ ਸ਼ੁਰੂੂ ਕੀਤਾ ਸੀ ਬਾਓਲੀ ਦੀ ਸੇਵਾ ਕਰਨ ਲਈ ਦਿਨ ਰਾਤ ਚੱਲਦੇ ਸਨ, ਬੀਬੀ ਭਾਨੀ ਜੀ ਬਾਓਲੀ ਦੀ ਸੇਵਾ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਸਨ, ਦੂਰ ਦੂਰ ਤੋਂ ਸੰਗਤਾਂ ਬਾਓਲੀ ਦੀ ਸੇਵਾ ਕਰਨ ਲਈ ਆ ਰਹੇ ਸਨ।